ਜਾਵਾ ਵਿੱਚ ਲਾਜੀਕਲ ਆਪਰੇਟਰਜ਼ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਅਲ ਵਿੱਚ ਤੁਸੀ ਲਾਜੀਕਲ ਆਪਰੇਟਰਜ਼ ਦੇ ਬਾਰੇ ਸਿਖੋਗੇ ਲਾਜੀਕਲ ਆਪਰੇਟਰਜ਼ ਦਾ ਪ੍ਰਯੋਗ ਕਰਕੇ ਮਲਟੀਪਲ ਏਕਸਪ੍ਰੇਸ਼ੰਸ ਅਤੇ ਪੇਰਾਂਥੇਸਿਸ ਦੀ ਵਰਤੋ ਕਰਕੇ ਪ੍ਰੇਸਿਡੰਸ ਨੂੰ ਓਵਰਰਾਇਡ ਕਿਵੇਂ ਕਰੀਏ 160 ਇਸ ਟਿਊਟੋਰਿਅਲ ਲਈ ਅਸੀ ਪ੍ਰਯੋਗ ਕਰ ਰਹੇ ਹਾਂ ਉਬੁੰਟੂ 11 10 ਜੇਡੀਕੇ 1 6 ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਦੇ ਲਈ ਤੁਹਾਨੂੰ ਜਾਵਾ ਵਿੱਚ ਰੀਲੇਸ਼ਨਲ ਆਪਰੇਟਰਜ਼ ਦਾ ਗਿਆਨ ਹੋਣਾ ਚਾਹੀਦਾ ਹੈ
ਜੇਕਰ ਨਹੀਂ ਤਾਂ ਸੰਬੰਧਿਤ ਟਿਊਟੋਰਿਅਲ ਲਈ ਕ੍ਰਿਪਾ ਸਾਡੀ ਵਿਖਾਈ ਵੇਬਸਾਈਟ ਉੱਤੇ ਜਾਓ
ਲਾਜੀਕਲ ਆਪਰੇਟਰਜ਼ ਦੀ ਵਰਤੋ ਮਲਟੀਪਲ ਕੰਡੀਸ਼ਨ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ
ਇੱਥੇ ਜਾਵਾ ਵਿੱਚ ਉਪਲੱਬਧ ਲਾਜੀਕਲ ਆਪਰੇਟਰਜ਼ ਦੀ ਇੱਕ ਸੂਚੀ ਹੈ
ਐਂਡ ਓਰ ਨੋਟ ਅਸੀ ਹਰ ਇੱਕ ਦਾ ਵਿਸਤਾਰਪੂਰਵਕ ਵਰਨਣ ਕਰਾਂਗੇ
ਇਕਲਿਪਸ ਉੱਤੇ ਜਾਓ
ਇੱਥੇ ਸਾਡੇ ਕੋਲ ਬਾਕੀ ਕੋਡ ਲਈ ਜ਼ਰੂਰੀ ਇਕਲਿਪਸ ਇਦੇ ਅਤੇ ਸਕੇਲੇਟਨ ਹੈ
ਅਸੀਂ ਲਾਜੀਕਲੋਪਰੇਟਰਜ਼ ਨਾਮਕ ਇੱਕ ਕਲਾਸ ਬਣਾਇਆ ਅਤੇ ਇਸਨੂੰ ਮੇਨ ਮੇਥਡ ਵਿੱਚ ਸ਼ਾਮਿਲ ਕਰ ਦਿੱਤਾ ਹੈ
ਹੁਣ ਕੁੱਝ ਵੈਰਿਏਬਲ ਬਣਾਉਂਦੇ ਹਾਂ
ਬੂਲੀਅਨ b 160 ਅਸੀ ਕੰਡੀਸ਼ੰਸ ਦੇ ਨਤੀਜੇ ਨੂੰ b ਵਿੱਚ ਸੰਗ੍ਰਿਹ ਕਰਾਂਗੇ 160 ਇੰਟ ਏਜੀਈ ਆਈਐਸ ਇਕੁਅਲ ਟੋ 11 ਇੰਟ ਵੇਟ ਆਈਐਸ ਇਕੁਅਲ ਟੋ 42 ਸਾਡੇ ਕੋਲ ਇੱਕ ਵਿਅਕਤੀ ਦੀ ਏਜ ਅਤੇ ਵੇਟ ਹੈ
ਅਸੀ ਜਾਂਚ ਕਰਾਂਗੇ ਕਿ ਕੀ ਵਿਅਕਤੀ ਦੀ ਏਜ 18 ਸਾਲ ਵਲੋਂ ਘੱਟ ਹੈ ਅਤੇ ਵੇਟ ਹੇਠਲਾ 40 ਕੇਜੀ ਹੈ
ਹੁਣ ਵੇਖੋ ਕਿ ਇਹ ਕਿਵੇਂ ਕਰਦੇ ਹਾਂ
b ਆਈਐਸ ਇਕੁਅਲ ਟੋ ਏਜੀਈ ਲੈੱਸ ਥਾਨ 18 ਐਂਪਰਸੈਂਡ ਐਂਪਰਸੈਂਡ ਵੇਟ ਗ੍ਰੇਟਰ ਥਾਨ ਇਕੁਅਲ ਟੋ 40 ਇਸ ਸਟੇਟਮੇਂਟ ਵਿੱਚ ਦੋ ਏਕਸਪ੍ਰੇਸ਼ੰਸ ਹਨ ਅਤੇ ਦੋਨਾਂ ਦੇ ਵਿੱਚ ਦੋ ਏੰਪਰਸੇਂਡ ਦੇ ਚਿੰਨ੍ਹ ਹਨ
ਇਹ ਜਾਂਚਦਾ ਹੈ ਕਿ ਕੀ ਏਜ 18 ਵਲੋਂ ਘੱਟ ਹੈ ਅਤੇ ਵੇਟ 40 ਜਾਂ ਉਸਤੋਂ ਜਿਆਦਾ ਹੈ160 ਇਸ ਆਪਰੇਸ਼ਨ ਨੂੰ ਐਂਡ ਆਪਰੇਸ਼ਨ ਕਹਿੰਦੇ ਹਨ
ਹੁਣ ਵੈਲਿਊ b ਨੂੰ ਪ੍ਰਿੰਟ ਕਰਦੇ ਹਾਂ
ਸਿਸਟਮ ਡੋਟ ਆਉਟ ਡੋਟ ਪ੍ਰਿੰਟਲਨ 160 ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਨ ਆਉਟਪੁਟ ਟਰੂ ਹੈ ਕਿਉਂਕਿ ਦੋਨਾਂ ਹੀ ਕੰਡੀਸ਼ੰਸ ਸੰਤੁਸ਼ਟ ਹੋਈਆਂ ਹਾਂ
ਹੁਣ ਵੇਟ ਨੂੰ ਬਦਲੋ ਤਾਂਕਿ ਇੱਕ ਕੰਡੀਸ਼ਨ ਸੰਤੁਸ਼ਟ ਨਾਂ ਹੋਵੇ ਅਤੇ ਕੋਡ ਨੂੰ ਦੋਬਾਰਾ ਰਨ ਕਰੋ
42 ਨੂੰ ਬਦਲਕੇ 32 ਕਰੋ
ਸੇਵ ਅਤੇ ਰਨ ਕਰੋ
ਹੁਣ ਆਉਟਪੁਟ ਫਾਲਸ ਆਉਂਦਾ ਹੈ
ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਏਜ 18 ਤੋਂ ਘੱਟ ਕੰਡੀਸ਼ਨ ਸੰਤੁਸ਼ਟ ਹੋਈ ਹੈ
ਪਰ ਵੇਟ ਦੇ 40 ਦੇ ਬਰਾਬਰ ਜਾਂ ਉਸਤੋਂ ਜਿਆਦਾ ਹੋਣ ਦੀ ਕੰਡੀਸ਼ਨ ਸੰਤੁਸ਼ਟ ਨਹੀਂ ਹੋਈ
ਐਂਡ ਆਪਰੇਸ਼ਨ ਲਈ ਨਤੀਜੇ ਦੇ ਟਰੂ ਹੋਣ ਲਈ ਦੋਨਾਂ ਕੰਡੀਸ਼ਨ ਦਾ ਟਰੂ ਹੋਣਾ ਜ਼ਰੂਰੀ ਹੈ
ਇਸਲਈ ਸਾਨੂੰ ਸਾਡੇ ਆਉਟਪੁਟ ਦੇ ਰੂਪ ਵਿੱਚ ਫਾਲਸ ਪ੍ਰਾਪਤ ਹੁੰਦਾ ਹੈ
ਇਸ ਤਰ੍ਹਾਂ ਦੋਹਰੇ ਏੰਪਰਸੇਂਡ ਚਿੰਨ੍ਹ ਦਾ ਪ੍ਰਯੋਗ ਕਰਕੇ ਅਸੀ ਐਂਡ ਆਪਰੇਸ਼ਨ ਨੂੰ ਚਲਾ ਸੱਕਦੇ ਹਾਂ
ਮੰਨਦੇ ਹਾਂ ਕਿ ਸਾਨੂੰ ਏਜ ਅਤੇ ਵੇਟ ਗਿਆਤ ਹਨ ਅਤੇ ਇਹ ਕਾਫੀ ਹੈ ਜੇਕਰ ਕੇਵਲ ਇੱਕ ਕੰਡੀਸ਼ਨ ਸੰਤੁਸ਼ਟ ਹੋ ਜਾਵੇ
ਦੂੱਜੇ ਸ਼ਬਦਾਂ ਵਿੱਚ ਸਾਨੂੰ ਇਹ ਵੇਖਣਾ ਜਰੂਰੀ ਹੈ ਕਿ ਕੀ ਪਹਿਲੀ ਕੰਡੀਸ਼ਨ ਟਰੂ ਹੈ ਜਾਂ ਦੂਜੀ
ਇਹ ਓਰ ਆਪਰੇਸ਼ਨ ਦੀ ਵਰਤੋ ਕਰਕੇ ਕੀਤਾ ਹੈ
ਸਭਤੋਂ ਪਹਿਲਾਂ ਪਹਿਲੀ ਕੰਡੀਸ਼ਨ ਨੂੰ ਹਟਾਓ
ਅਤੇ ਟਾਈਪ ਕਰੋ ਏਜੀਈ ਲੈੱਸ ਥਾਨ ਇਕੁਅਲ ਟੋ 15 ਪਾਈਪ ਪਾਈਪ ਵੇਟ ਲੈੱਸ ਥਾਨ ਇਕੁਅਲ ਟੋ 30 ਇੱਥੇ ਦੋ ਕੰਡੀਸ਼ੰਸ ਹਨ ਅਤੇ ਉਨ੍ਹਾਂ ਦੇ ਵਿੱਚ ਡਬਲ ਪਾਇਪ ਚਿੰਨ੍ਹ ਹੈ
ਇਹ ਸਟੇਟਮੇਂਟ ਜਾਂਚਦਾ ਹੈ ਕਿ ਕੀ ਦਿੱਤੀ ਗਈ ਦੋ ਕੰਡੀਸ਼ੰਸ ਵਿੱਚੋਂ ਘੱਟ ਵਲੋਂ ਘੱਟ ਇੱਕ ਸੰਤੁਸ਼ਟ ਹੁੰਦੀ ਹੈ
ਆਉਟਪੁਟ ਦੇਖਣ ਲਈ ਕੋਡ ਰਨ ਕਰੋ
ਸੇਵ ਅਤੇ ਰਨ ਕਰੋ
ਅਸੀ ਵੇਖਦੇ ਹਾਂ ਕਿ ਆਉਟਪੁਟ ਟਰੂ ਹੈ
ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਇੱਕ ਓਰ ਆਪਰੇਸ਼ਨ ਦੇ ਲਈ ਐਂਡ ਆਪਰੇਸ਼ਨ ਦੀ ਤਰ੍ਹਾਂ ਦੋਨਾਂ ਕੰਡੀਸ਼ੰਸ ਦਾ ਟਰੂ ਹੋਣਾ ਜ਼ਰੂਰੀ ਨਹੀਂ ਹੈ
ਇਸਦੇ ਲਈ ਹੇਠਲਾ ਇੱਕ ਕੰਡੀਸ਼ਨ ਦਾ ਟਰੂ ਹੋਣਾ ਜ਼ਰੂਰੀ ਹੈ
ਇਸ ਲਈ ਵੇਟ ਦੀ ਕੰਡੀਸ਼ਨ ਸੰਤੁਸ਼ਟ ਨਹੀਂ ਹੋਈ ਹੈ ਉੱਤੇ ਏਜ ਦੀ ਕੰਡੀਸ਼ਨ ਸੰਤੁਸ਼ਟ ਹੋਈ ਹੈ
ਸਾਨੂੰ ਆਉਟਪੁਟ ਵਿੱਚ ਟਰੂ ਪ੍ਰਾਪਤ ਹੁੰਦਾ ਹੈ
ਹੁਣ ਉਮਰ ਨੂੰ ਇਸ ਤਰ੍ਹਾਂ ਬਦਲੋ ਕਿ ਦੋਨਾਂ ਕੰਡੀਸ਼ੰਸ ਫਾਲਸ ਹੋਣ ਅਤੇ ਨਤੀਜਾ ਵੇਖੋ
11 ਨੂੰ ਬਦਲਕੇ 17 ਕਰੋ
ਸੇਵ ਅਤੇ ਰਨ ਕਰੋ
ਹੁਣ ਆਉਟਪੁਟ ਫਾਲਸ ਆਉਂਦਾ ਹੈ ਕਿਉਂਕਿ ਦੋਨਾਂ ਹੀ ਕੰਡੀਸ਼ੰਸ ਸੰਤੁਸ਼ਟ ਨਹੀਂ ਹੋਈਆਂ ਹਨ
ਇਸ ਤਰ੍ਹਾਂ ਅਸੀ ਇੱਕ ਓਰ ਆਪਰੇਸ਼ਨ ਨੂੰ ਪਰਫ਼ਾਰ੍ਮ ਕਰਨ ਲਈ ਡਬਲ ਪਾਇਪ ਚਿੰਨ੍ਹ ਦਾ ਪ੍ਰਯੋਗ ਕਰਦੇ ਹਾਂ
ਹੁਣ ਮੰਨ ਲਾਓ ਕੀ ਅਸੀਂ ਉਨ੍ਹਾਂ ਲੋਕਾਂ ਨੂੰ ਜਾਂਚਨਾ ਹੈ ਜੋ 15 ਤੋਂ ਜਿਆਦਾ ਏਜ ਦੇ ਹਨ ਅਤੇ ਉਨ੍ਹਾਂ ਦਾ ਵੇਟ 30 ਕਿੱਲੋ ਤੋਂ ਜਿਆਦਾ ਹੈ
ਦੂੱਜੇ ਸ਼ਬਦਾਂ ਵਿੱਚ ਸਾਨੂੰ ਇਸ ਕੰਡੀਸ਼ਨ ਦੇ ਬਿਲਕੁੱਲ ਵਿਪਰੀਤ ਜਾਂਚਣ ਦੀ ਲੋੜ ਹੈ ਜੋ ਹੁਣੇ ਅਸੀਂ ਕੀਤੀ ਸੀ
ਅਜਿਹੀ ਹਾਲਤ ਵਿੱਚ ਅਸੀ ਨੋਟ ਆਪਰੇਸ਼ਨ ਦਾ ਪ੍ਰਯੋਗ ਕਰਦੇ ਹਾਂ
ਸਬ ਤੋਂ ਪਹਿਲਾਂ ਕੰਡੀਸ਼ਨ ਨੂੰ ਪੇਰੇਨਥੇਸਿਸ ਵਿੱਚ ਬੰਦ ਕਰਦੇ ਹਾਂ
ਅਤੇ ਕੰਡੀਸ਼ਨ ਵਲੋਂ ਪਹਿਲਾਂ ਇੱਕ ਏਕਸਕਲੇਮੇਸ਼ਨ ਮਾਰਕ ਜੋੜਦੇ ਹਾਂ
ਇੱਕ ਏਕਸਕਲੇਮੇਸ਼ਨ ਮਾਰਕ ਦਾ ਪ੍ਰਯੋਗ ਕਰਕੇ ਅਸੀ ਪੇਰੇਨਥੇਸਿਸ ਦੇ ਅੰਦਰ ਕੰਡੀਸ਼ੰਸ ਦੇ ਬਿਲਕੁੱਲ ਵਿਪਰੀਤ ਹੋਣ ਦੀ ਜਾਂਚ ਕਰਦੇ ਹਾਂ
ਹਾਲਾਂਕਿ ਪਿੱਛਲਾ ਆਉਟਪੁਟ ਫਾਲਸ ਸੀ ਇਸਨੂੰ ਟਰੂ ਹੋਣਾ ਚਾਹੀਦਾ ਹੈ
ਹੁਣ ਵੇਖਦੇ ਹਾਂ
ਸੇਵ ਅਤੇ ਰਨ ਕਰੋ
ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਕਿ ਆਉਟਪੁਟ ਪਹਿਲਾਂ ਵਾਲੇ ਦੇ ਬਿਲਕੁਲ ਵਿਪਰੀਤ ਹੈ
ਇਸ ਤਰ੍ਹਾਂ ਏਕਸਕਲੇਮੇਸ਼ਨ ਮਾਰਕ ਦਾ ਪ੍ਰਯੋਗ ਕਰਕੇ ਅਸੀ ਨੋਟ ਆਪਰੇਸ਼ਨ ਨੂੰ ਪਰਫ਼ਾਰ੍ਮ ਕਰਦੇ ਹਾਂ
ਹੁਣ ਮੰਨ ਲੈਂਦੇ ਹਾਂ ਕਿ ਸਾਨੂੰ 15 ਤੋਂ ਘੱਟ ਏਜ ਵਾਲੇ ਲੋਕ ਚਾਹੀਦੇ ਹਨ
ਜਾਂ 18 ਤੋਂ ਘੱਟ ਏਜ ਵਾਲੇ ਅਤੇ 40 ਕਿੱਲੋ ਤੋਂ ਘੱਟ ਵੇਟ ਵਾਲੇ ਲੋਕ
ਹੁਣ ਵੇਖੋ ਕਿ ਇਸ ਕੰਡੀਸ਼ਨ ਨੂੰ ਅਸੀ ਕਿਸ ਪ੍ਰਕਾਰ ਕੰਮ ਨਾਲ ਸੰਬੰਧਿਤ ਕਰਦੇ ਹਾਂ 160 ਪਿੱਛਲੀ ਕੰਡੀਸ਼ਨ ਨੂੰਹ ਹਟਾਓ ਅਤੇ ਟਾਈਪ ਕਰੋ ਏਜ 15 ਤੋਂ ਘੱਟ ਜਾਂ ਏਜ 18 ਤੋਂ ਘੱਟ ਅਤੇ ਵੇਟ 4੦ ਤੋਂ ਘੱਟ ਜਿਵੇਂ ਕਿ ਅਸੀ ਵੇਖ ਸੱਕਦੇ ਹਾਂ ਕਿ ਕੰਡੀਸ਼ਨ ਆਪ ਹੀ ਅਸਪਸ਼ਟ ਹੈ
ਇਸਦੇ ਇਲਾਵਾ ਅਸੀ ਨਹੀਂ ਜਾਣਦੇ ਹਾਂ ਕਿ ਪਹਿਲਾਂ ਓਰ ਆਪਰੇਸ਼ਨ ਨੂੰ ਪਰਫ਼ਾਰ੍ਮ ਕੀਤਾ ਜਾਵੇਗਾ ਜਾਂ ਐਂਡ ਆਪਰੇਸ਼ਨ ਨੂੰ
ਇਹ ਆਪਰੇਟਰਸ ਦੀ ਪ੍ਰੇਸਿਡੰਸ ਉੱਤੇ ਨਿਰਭਰ ਕਰਦਾ ਹੈ
ਅਜਿਹੀ ਹਾਲਤ ਵਿੱਚ ਅਸੀ ਪ੍ਰੇਸਿਡੰਸ ਨੂੰ ਓਵਰਰਾਈਟ ਕਰਨ ਅਤੇ ਕੰਡੀਸ਼ਨ ਨੂੰ ਸਪੱਸ਼ਟ ਕਰਨ ਲਈ ਪੇਰੇਨਥੇਸਿਸ ਦਾ ਪ੍ਰਯੋਗ ਕਰਦੇ ਹਾਂ
ਇਸ ਲਈ ਪਰੇੰਥੇਸਿਸ ਨੂੰ ਸ਼ਾਮਿਲ ਕਰਦੇ ਹਾਂ
ਕੋਡ ਨੂੰ ਰਨ ਕਰੋ ਸੇਵ ਕਰੋ ਰਣ ਕਰੋ
ਹੁਣ ਹਾਲਾਂਕਿ ਪਹਿਲੀ ਕੰਡੀਸ਼ਨ ਜੋ ਕਿ ਏਜ 15 ਤੋਂ ਘੱਟ ਕੀਤੀ ਹੈ ਸੰਤੁਸ਼ਟ ਨਹੀਂ ਹੁੰਦੀ
ਦੂਜੀ ਕੰਡੀਸ਼ਨ ਜੋ ਕਿ ਏਜ 18 ਤੋਂ ਘੱਟ ਅਤੇ ਵੇਟ 40 ਤੋਂ ਘੱਟ ਹੋਵੇ ਸੰਤੁਸ਼ਟ ਹੋਈ ਹੈ
ਸੋ ਆਉਟਪੁਟ ਟਰੂ ਹੈ
ਇੱਕ ਨਿਯਮ ਦੇ ਅਨੁਸਾਰ ਅਸਪਸ਼ਟਤਾ ਤੋਂ ਬਚਨ ਅਤੇ ਐਕ੍ਸਪਰੇਸ਼ਨ ਨੂੰ ਸਪੱਸ਼ਟ ਕਰਨ ਲਈ ਪਰੇੰਥੇਸਿਸ ਦਾ ਪ੍ਰਯੋਗ ਕਰੋ
ਅਤੇ ਇਸ ਤਰ੍ਹਾਂ ਅਸੀ ਮਲਟੀਪਲ ਕੰਡੀਸ਼ੰਸ ਲਈ ਜਾਂਚ ਕਰਨ ਲਈ ਲਾਜਿਕਲ ਆਪਰੇਟਰਾਂ ਦਾ ਪ੍ਰਯੋਗ ਕਰਦੇ ਹਾਂ
ਇਸਦੇ ਨਾਲ ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ
ਅਸੀਂ ਸਿੱਖਿਆ ਲਾਜਿਕਲ ਆਪਰੇਟਰਸ ਦੇ ਬਾਰੇ ਅਤੇ ਲਾਜਿਕਲ ਆਪਰੇਟਰਸ ਦਾ ਪ੍ਰਯੋਗ ਕਰਕੇ ਮਲਟੀਪਲ ਏਕਸਪ੍ਰੇਸ਼ੰਸ ਨੂੰ ਜਾਂਚਣਾ 160 ਪਰੇੰਥੇਸਿਸ ਦਾ ਪ੍ਰਯੋਗ ਕਰਕੇ ਪ੍ਰੇਸਿਡੰਸ ਨੂੰ ਕਿਵੇਂ ਓਵਰਰਾਇਡ ਕਰਨਾ ਇੱਕ ਅਸਾਇਨਮੈਂਟ ਦੇ ਰੁਪ ਵਿੱਚ ਪਤਾ ਕਰੋ ਕਿ ਕੀ ਦਿਖਾਏ ਗਏ ਦੋ ਵਿਅੰਜਕ ਬਰਾਬਰ ਹਨ160 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ
ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ
ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕ੍ਰਿਪਾ ਕੰਟੈਕਟ ਸਪੋਕਨ ਟਿਊਟੋਰੀਅਲ ਓਰਗ ਉੱਤੇ ਲਿਖੀਏ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ਆਈਸੀਟੀ ਰਾਹੀਂ ਸੁਪੋਰਟ ਕੀਤਾ ਗਿਆ ਹੈ
ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਸਪੋਕਨ ਟਿਊਟੋਰੀਅਲ ਓਰਗ ਨਮੈਕਟ ਇੰਟਰੋ ਉੱਤੇ ਉਪਲੱਬਧ ਹੈ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
ਧੰਨਵਾਦ।